ਨਾਰੀਅਲ ਦੇ ਦਰਖਤ ਲੱਗੇ ਹੋਏ ਹਨ ਜਿਸ ਵਿੱਚ ਮੈਨੂੰ ਬਿਜਲੀ ਦੀ ਤਾਰਾਂ ਦਿੱਸ ਰਹੀਆਂ ਹਨ।

ਅ ਦੋ ਬੁਲਟ ਵੀ ਨਜ਼ਰ ਆ ਰਹੇ ਹਨ ਅ ਕੁਝ ਟਾਇਰਾਂ ਦੀ ਤਸਵੀਰਾਂ ਬਣੀਆਂ ਹੋਈਆਂ ਹਨ।

ਅਤੇ ਕੁੱਛ ਟਾਇਰ ਵੀ ਲਗਾਏ ਹੋਏ ਹਨ ਅੱਗੇ ਦੋ ਮੋਟਰਸਾਈਕਲ ਖੜੇ ਕੀਤੇ ਹੋਏ ਹਨ।

ਇਹ ਮੈਨੂੰ ਅ ਕੁਝ ਔਰਤਾਂ ਖੜੀਆਂ ਦਿਸ ਰਹੀਆਂ ਹਨ ਅ ਜਿਨ੍ਹਾਂ ਨੇ ਰੰਗ ਬਰੰਗੀਆਂ ਅ ਰੰਗਾਂ ਦੀਆਂ ਸਾੜੀਆਂ --

ਦਿੰਦੀ ਨਜ਼ਰ ਆ ਰਹੀ ਹੈ ਉੱਪਰ ਕੁਝ ਟਰੈਡੀਸ਼ਨਲ ਫੁੱਲ ਬਣੇ ਹੋਏ ਹਨ।

ਅੰਦਰ ਰੱਖੀਆਂ ਹੋਈਆਂ ਹਨ ਉੱਪਰ ਮੈਨੂੰ ਕੁਝ ਪਲਾਸਟਿਕ ਦੀ ਪਲੇਟਾਂ ਨਜ਼ਰ ਆ ਰਹੀਆਂ ਹਨ ਆ।

ਦੋ ਐ_ਸੀ ਵੀ ਲੱਗੇ ਹੋਏ ਹਨ ਕੁਝ ਪੇਸਟੀਜ਼ ਕੌਫੀ ਦੀਆਂ --

ਇਹ ਮੈਨੂੰ ਕੋਈ ਜੂਸ ਦੀ ਦੁਕਾਨ ਨਜ਼ਰ ਆ ਰਹੀ ਹੈ ਜਿਸ ਵਿੱਚ ਮੈਨੂੰ ਫਰੂਟ ਨਜ਼ਰ ਆ ਰਿਹਾ ਹੈ ਸੰਤਰੇ ਸੇਬ।

ਕੇਲੇ ਅਨਾਰ ਵੀ ਦਿੱਖ ਰਹੇ ਹਨ ਜੂਸਰ ਵੀ ਰੱਖਿਆ ਹੋਇਆ ਹੈ ਇਹ ਇੱਥੇ ਇੱਕ ਮੈਨੂੰ --

ਡਿੱਗੇ ਹੋਏ ਨਜ਼ਰ ਆ ਰਹੇ ਹਨ ਬਹੁਤ ਸਾਰੇ ਹਰੇ ਬੂਟੇ ਵੀ ਲੱਗੇ ਹੋਏ ਹਨ।

ਖੜ੍ਹੇ ਹੋਏ ਹਨ ਇੱਕ ਆਟੋ ਵੀ ਦਿਸ ਰਿਹਾ ਹੈ ਅਤੇ ਕੁਝ ਮੰਦਰ ਦੀ ਇਮਾਰਤ ਦੀ ਬਣੀ ਨਜ਼ਰ --

ਰੈਸਟੋਰੈਂਟ ਨਜ਼ਰ ਆ ਰਿਹਾ ਹੈ ਜਿਸ ਦੇ ਬਾਹਰ ਇੱਕ ਕਾਲਾ ਗੇਟ ਲੱਗਿਆ ਹੋਇਆ ਹੈ ਤੇ ਬਾਹਰ --

ਇਹ ਇੱਕ ਮੈਨੂੰ ਆ ਟਾਇਰਾਂ ਵਾਲੇ ਦੀ ਦੁਕਾਨ ਨਜ਼ਰ ਆ ਰਹੀ ਹੈ ਜਿਸ ਵਿੱਚ ਛੋਟੇ ਤੇ ਵੱਡੇ ਟਾਇਰ ਰੱਖੇ ਹੋਏ ਹਨ।

ਇਹ ਇੱਕ ਰੈਸਟੋਰੈਂਟ ਦੇ ਬਾਹਰ ਪਾਰਕ ਬਣੀ ਨਜ਼ਰ ਆ ਰਹੀ ਹੈ ਜਿਸ ਵਿੱਚ ਬਹੁਤ ਸਾਰੇ ਟੇਬਲ ਤੇ--

ਚਿੱਟੀਆਂ ਕੁਰਸੀਆਂ ਲੱਗੀਆਂ ਹੋਈਆਂ ਹਨ ਲਾਗੇ ਕੁਝ ਘਰ ਬਣੇ ਹੋਏ ਹਨ ਅਤੇ ਕੁਝ ਦਰੱਖਤ ਵੀ ਹਨ ਤੇ --